ਬੌਗਾ ਹਾਂ ਤੁਹੀ ਝੱਲ ਲੋ

juice ਲੈ ਕੇ ਆਈ daddy

ਜੂਸ ਲੈ ਕੇ ਆਏ ਹੀ daddy

ਹੈ ਓ milk ਮਿਲ ਗਿਆ ਹੈ daddy ਲੈ ਕੇ ਆਏ ਹੀ ਹਮ ਪਪੀਤਾ ਖਾਂਦਾ ਅੱਜ ਪਪੀਤਾ ਖਾਂਦਾ ਅੱਜ ਓ ਖਾ ਲੈਣਾ ਹੀ ਹੈ ਨਹੀਂ ਕਿੱਦਣ ਆਉਣਾ ਚਾਚੇ ਹੁਰੀ ਕਹਿਣਦੇ ਰਾਤ ਰਹਿਣ ਆਉਣਾ ਹਾ ਚਾਚੇ ਹੋਣੀ ਕਹਿਣਦੇ ਨਾ ਰਾਤ ਰਹਿਣ ਆਉਣਾ ਕਿੱਦਣ ਆਉਣਾ ਉਨ੍ਹਾਂ ਆਹੋ ਕਹਿਣ ਤੇ ਦਏ ਪਤਾ ਨੀ ਹੁਣ ਸ਼ੈਮੀ ਨੇ ਨੀ ਆਉਣਾ ਸ਼ਾਮੀ ਨੇ ਆਉਣਾ ਪਤਾ ਨੀ ਕੀ ਬਣਾਉਣਾ ਰਾਤ ਨੂੰ ਅੱਜ ਹੈ

ਹੈ ਲਿਆਂਦਾ ਵਾ ਪੌਚੇ ਮਿਲੇ ਮੰਮੀ ਨੂੰ ਛੇ ਮਿਲੇ ਪੌਚੇ ਤੇ ਮੰਮੀ ਕਹਿਣ ਦੇ ਸਵੇਰੇ ਬਣਾਲਾ ਮੁੜਕੇ ਲਿਆਂਦਾ ਨੀ ਆ ਮੀਟ ਸਬਜੀ ਨੀ ਲਿਆਂਦੀ ਲਿਆਂਦੀ ਆ ਪੌਚੇ ਥੋੜੇ ਮਿਲੇ ਈ ਪੌਚੇ ਦੂਜਾ ਮੀਟ ਨੀ ਲਿਆਂਦਾ

ਤੇ ਨੀ

ਚਲੋ ਵਧੀਆ ਫਿਰ ਬਣਾਲੋ ਨਹੀ ਤੇ ਲੈ ਆਉਣਾ ਹੀ ਅੱਜ ਮੈਂ ਕੀ ਕਹਿਣ ਦਿਆ ਮੈਂ ਲੈ ਆਉਣਾ ਨਹੀ ਤੇ ਅੱਜ ਮੈਂ ਕਿੰਨੇ ਮੈ ਲੈ ਆਉਣਾ ਹੀ ਲੈ ਆਉਦਾ ਡੈਡੀ ਨੇ ਪੌਚੇ ਥੋੜੇ ਮਿਲੇ ਪੌਚੇ ਨੀ ਹੈਗੇ ਚੱਲ ਸਵੇਰੇ ਬਣਾਲੀ ਵਿਚ ਦੋ ਮਿੰਟ ਦੇ ਦਾ ਘਾਟੇ ਆਲੀ ਦੋ ਮਿਲ ਹਮ ਛੇ ਕਿਲੋ ਫਿਰ ਖਾ ਲਾ ਖਰੋੜਾ ਵਾਲੀ ਖੀਰ ਉਹ ਤੇ ਤੇਰੇ ਤੋਂ ਵੀ ਹੈਗੀ ਖਾਣਾ ਖਰੋੜਾ ਨਹੀਂ ਰੋਈ ਤੇ ਨੀ ਜਰੂਰੀ ਰੋਈ ਤੇ ਨੀ ਕੀ ਕਹਿੰਦਾ ਮੈਂ ਆਹ ਇੰਨਾ ਰੋਈ ਤੇ ਨੀ ਸਾਈਕਲ ਤੇ ਜਦੋਂ daddy ਹੋਣਾ ਗਈ ਹੀ ਨਹੀਂ ਮੰਮੀ ਕਹਿੰਦੇ ਸੁੱਤੀ ਰਹੀ ਉਹ ਤੇ ਉਠੀ ਵੀ ਨੀ ਦੁੱਧ ਵੀ ਨੀ ਪੀਤਾ ਹੈ ਉਠੀ ਵੀ time ਨਾਲ ਆ ਜਾਇਓ ਤੁਹੀ ਹਨੇਰਾ ਕਰ ਕੇ ਆਉਣਾ ਬਸ ਹਮ ਅੱਧਾ ਘੰਟਾ ਹੋਰ ਲੱਗਣਾ ਬਸ ਫਿਰ ਆਪਾ ਆ ਜਾਣਾ

ਹੇ ਅੱਧਾ ਘੰਟਾ ਗੱਲ ਕਰਨੀ ਹੋਰ ਅੱਜ ਕਿਥੋਂ free time ਮਿਲ ਗਿਆ ਅੱਜ free time ਵਿਹਲਾ ਮਿਲਿਆ ਈ ਕੀ ਮੈਂ ਅੱਜ free time ਮਿਲ ਗਿਆ ਕੇ ਬੜੀ ਛੇਤੀ phone ਕਰ ਦਿੰਦੇ ਹੈ ਉਦੋਂ ਬੜੀ ਛੇਤੀ ਫੋਨ ਕੱਟ ਦਿੰਦੇ ਓ ਦਿਲ ਵੀ ਨੀ ਕਰਦਾ ਕਰਨ ਨੂੰ

cash ਮਿਲਣੇ ਨੇ cash ਓਹ ਮਰੂੰਡੇ ਕਹਿ ਨਾ ਉਹ ਦਿੰਦੀ ਬਾਅਦ ਵਿਚ ਕਰ ਲੀ ਹਾਂ ਗੱਲ ਹਮ ਤੁਹੀ ਵੀ ਤੇ ਬੋਲਗੇ ਹੈ

hello

ਦਹੀਂ ਲਿਆਉਣਾ ਅੱਜ ਦਹੀ ਹਾਂ

ਹੈ ਦਹੀਂ ਲੈ ਆਇਓ ਖਾਣਾ ਆ ਤੁਹੀ ਖਾ ਲਿਓ ਮੈਂ ਨੀ ਹੁਣ ਮੈਂ ਉਥੇ ਕਿਥੇ ਖਾਣਾ

ਹਮ

ਮੈਂ ਨੀ ਖਾਂਦਾ ਹੁੰਦਾ ਕਿਓ ਖਾਣ ਗੇ ਤੇ ਢਿੱਡ ਜਾਵਾਂਗੇ ਪਿੰਡ ਜਾਵਾਂਗੇ ਕਿਹੇ ਦਿਨ ਫੇਰ ਖਾਵਾਂਗੇ ਹਮ

ਕਿੰਨੇ

ਕੀ ਮੰਡੀ ਓ ਨੀ ਉਥੇ ਕਈਆਂ ਦਿਨਾਂ ਦੀ ਸ਼ਨੀਵਾਰ ਖਤਮ ਹੋ ਜਾਣੀ ਮੰਮੀ ਕਹਿੰਦੇ ਕਿ ਲਊਗੀ ਤੇਰੇ ਵਾਸਤੇ ਛੋਟੀ ਕਿ ਬਾਅਦ ਵਿਚ ਕੀ ਮੰਮੀ ਕਹਿਣਦੇ ਹੀ ਲਊਗੀ ਛੋਟੀ ਤੇਰੇ ਵਾਸਤੇ ਉਥੋਂ ਥੋੜੀ ਮਿਲਣੀ ਪਿੰਡੋਂ ਨੀ ਮਿਲਣੀ ਉਹ ਮੰਗਾਉਣੀ ਪੈਣੀ ਇਧਰੋਂ ਉਹ ਫਿਰ ਮਹਿੰਗੀ ਆਉਣੀ ਉਹ ਉਹ ਮਹਿੰਗੀ ਆਉਣੀ ਆ ਛੋਟੀ ਕਿਥੋਂ ਮਿਲਣੀ ਮੈਂ ਕਿਹਾ ਮਹਿੰਗੀ ਆਉਣੀ ਆ ਛੋਟੀ ਕਿਥੋਂ ਜਿੱਥੋਂ ਮੰਗਆਉਂਦੇ ਓ ਬਾਹਰੋਂ ਜਿਥੋਂ ਮੈਂ ਦੀ ਲਿਆਂਦੀ ਉਹ ਚਾਰ ਸੌ ਦੀ ਆਈ ਹੀ ਉਦੋਂ ਹੋਰ ਮਹਿੰਗੀਆਂ ਹੋ ਗਈਆ ਚੱਲ ਠੀਕ ਆ ਫਿਰ ਫੇਰ ਕਰਨਾ ਸਤਿ ਸ੍ਰੀ ਅਕਾਲ ਜੀ। ਮੈਂ ਪੰਜਾਬੀ ਬਾਰੇ ਪੜ੍ਹਨ ਜਾ ਰਿਹਾ। ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ ਪੰਜਾਬ ਅਜੋਕੇ ਭਾਰਤ ਦਾ ਇੱਕ ਮਹੱਤਵਪੂਰਨ ਸੂਬਾ ਹੈ। ਜਿਸ ਪੰਜਾਬ ਬਾਰੇ ਅਸੀਂ ਅੱਜ ਜਾਣਦੇ ਹਾਂ। ਉਸਦਾ ਸਰੂਪ ਸਦੀਆਂ ਤੋਂ ਅਜਿਹਾ ਮੰਨਿਆ ਨਹੀਂ ਸੀ। ਸਮੇਂ ਸਮੇੇਂ ਤੇ ਇਸਦੇ ਨਾਂ ਅਤੇ ਹੱਦਾਂ ਵਿੱਚ ਤਬਦੀਲੀਆਂ ਹੁੰਦੀਆਂ ਰਹੀਆਂ। ਇਸ ਸੂਬੇ ਨੇ ਭਾਰਤ ਦੇ ਹੀ ਨਹੀਂ ਸਗੋਂ ਵਿਸ਼ਵ ਦੇ ਇਤਿਹਾਸ ਨੂੰ ਵੀ ਪ੍ਰਭਾਵਿਤ ਕੀਤਾ ਹੈ। ਭਾਰਤ ਦੀ ਮਹਾਨ ਸਿੰਧੂ ਘਾਟੀ ਦੀ ਸੱਭਿਅਤਾ ਹੜੱਪਾ ਸੱਭਿਅਤਾ ਦਾ ਜਨਮ ਪੰਜਾਬ ਦੀ ਧਰਤੀ ਤੇ ਹੋਇਆ ਸੀ। ਵਿਸ਼ਵ ਪ੍ਰਸਿੱਧ ਅਤੇ ਪ੍ਰਾਚੀਨ ਤਕਸ਼ੀਲਾ ਵਿਸ਼ਵਵਿਦਿਆਲਾ ਦੀ ਵੀ ਪੰਜਾਬ ਦੀ ਧਰਤੀ ਤੇ ਸਥਿਤ ਸੀ। ਭਾਰਤ ਦੇ ਪ੍ਰਾਚੀਨ ਗ੍ਰੰਥ ਰਿਗਵੇਦ ਦੀ ਰਚਨਾ ਵੀ ਪੰਜਾਬ ਦੀ ਧਰਤੀ ਤੇ ਹੋਈ। ਗਤੀਵਿਧੀ- ਤਕਸ਼ੀਲਾ ਵਿਸ਼ਵਵਿਦਿਆਲਾ ਵਰਤਮਾਨ ਸਮੇਂ ਕਿੱਥੇ ਸਥਿਤ ਹੈ। ਇਸ ਬਾਰੇ ਜਾਣਕਾਰੀ ਇੱਕਤਰ ਕਰੋ। ਉਨੀ ਸੌ ਸੰਤਾਲੀ ਅਹ ਈਸਵੀ ਤੋਂ ਪਹਿਲਾਂ ਵਾਲੇ ਪੰਜਾਬ ਦੇ ਨਕਸ਼ੇ ਤੋਂ ਦਰਸਾਉਂਦਾ ਹੈ। ਸਾਡੇ ਮਹਾਨ ਸਿੱਖ ਗੁਰੂਆਂ ਦੀ ਕਰਮ ਭੂਮੀ ਵੀ ਪੰਜਾਬ ਦੀ ਧਰਤੀ ਹੀ ਹੈ। ਇਥੇ ਹੀ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਮਨੁੱਖਤਾ ਦਾ ਸੰਦੇਸ਼ ਦਿੱਤਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਨਾ ਨਾ ਅਹ ਨਾਲ ਬਾਬਾ ਬੰਦਾ ਸਿੰਘ ਬਹਾਦੁਰ ਦੀ ਅਗਵਾਈ ਵਿਖੇ ਸਿੱਖਾਂ ਨੇ ਮੁਗਲਾਂ ਦੇ ਅਤਿਆਚਾਰਾਂ ਦਾ ਸਾਮਣਾ ਕੀਤਾ ਅਤੇ ਲਾਸਾਨੀ ਕੁਰਬਾਨੀਆਂ ਦਿੰਦੇ ਹੋਏ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ। ਇਸ ਉਪਰ ਅਗਾਹ ਚਲ ਕੇ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਭੂਸੁਤਾ ਅਹ ਪ੍ਰਭੂਸੁਤਾ ਸੰਪਨ ਸਿੱਖ ਰਾਜ ਦੀ ਸਥਾਪਨਾ ਕੀਤੀ। ਪੰਜਾਬ ਦੇ ਸੂਰਬੀਰਾਂ ਲਈ ਭਗਤਾਂ ਅਤੇ ਸਮਾਜ ਸੁਧਾਰਕਾਂ ਦਾ ਭਾਰਤੀ ਸੁਤੰਤਰਤਾ ਅਹ ਸੰਗਰਾਮ ਵਿੱਚ ਬੇਮਿਸਾਲ ਯੋਗਦਾਨ ਹੈ। ਪੰਜਾਬ ਦੇ ਇਤਿਹਾਸ ਦਾ ਅਧਿਐਨ ਕਰਨ ਲਈ ਸਾਨੂੰ ਇਸ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਤਿਹਾਸ ਤੇ ਪਏ ਪ੍ਰਭਾਵ ਦਾ ਅਧਿਐਨ ਕਰਨਾ ਜਰੂਰੀ ਹੈ। ਇਸ ਪਾਠ ਵਿੱਚ ਅਸੀਂ ਜੇਹਲਮ ਨਦੀ ਤੋਂ ਸਿੰਧ ਨਦੀ ਦੇ ਵਿਚ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 ਵੈਦਿਕ ਕਾਲ ਵਿੱਚ ਆਰੀਆ ਅਤੇ ਪ੍ਰਾਚੀਨ ਗ੍ਰੰਥ ਰਿਗਵੇਦ ਵਿੱਚ ਪੰਜਾਬ ਨੂੰ ਸਪਤ ਸਿੰਧੂ ਭਾਵ ਸੱਤ ਨਦੀਆਂ ਦੀ ਧਰਤੀ ਕਿਹਾ ਗਿਆ ਹੈ। ਇਹ ਸੱਤ ਨਦੀਆਂ ਹਨ- ਸਿੱਧੂ ਅਹ ਸਿੰਧੂ ਵਿਤਸਤਾ ਜੇਹਲਮ, ਅਸਿਕਨੀ ਚਿਨਾਬ, ਪੁਰੁਸ਼ਨੀ ਰਾਵੀ, ਵਿਪਾਸ਼ਾ ਬਿਆਸ, ਸੁਤੁਦਰੀ ਸਤਲੁਜ ਅਤੇ ਸਰਸਵਤੀ।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

ਟੱਕ ਪ੍ਰਦੇਸ਼ ਜਾਂ ਟੱਕੀ ਵੀ ਕਿਹਾ ਜਾਂਦਾ ਸੀ। ਆਹ ਚੀਨੀ ਯਾਤਰੀ ਹਿਊਨ-ਸਾਂਗ ਨੇ ਇਸ ਪ੍ਰਦੇਸ਼ ਨੂੰ ਸੇਕੀਆ ਦਾ ਨਾਮ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਨੂੰ ਲਾਹੌਰ ਸੂਬਾ ਵੀ ਕਿਹਾ ਜਾਣ ਲੱਗਾ। ਮੁਗਲ ਸਾਮਰਾਜ ਅਕਬਰ ਨੇ ਇਸ ਨੂੰ ਪੰਜਾਬ ਦਾ ਨਾਮ ਦਿੱਤਾ ਜੋ ਕਿ ਫ਼ਾਰਸੀ ਭਾਸ਼ਾ ਦੇ ਸ਼ਬਦ ਪੰਜ ਅਤੇ ਆਬ ਤੋਂ ਮਿਲ ਕੇ ਬਣਿਆ ਹੈ। ਪੰਜ ਦਾ ਅਰਥ ਹੈ ਪੰਜ ਅਤੇ ਆਬ ਦਾ ਅਰਥ-ਪਾਣੀ। ਇਸ ਤਰ੍ਹਾਂ ਪੰਜਾਬ ਦਾ ਇਹ ਨਾਂ ਪ੍ਰਚਲਿਤ ਹੋ ਗਿਆ। ਅਠਾਰਾਂ ਸੌ ਉਨੰਜਾ ਈਸਵੀ ਵਿੱਚ ਪੰਜਾਬ ਨੂੰ ਅੰਗਰੇਜੀ ਸਾਮਰਾਜ ਵਿੱਚ ਮਿਲਾ ਲਿਆ ਅਤੇ ਇਸ ਪੰਜਾਬ ਪ੍ਰਾਂਤ ਦਾ ਨਾਂ ਦਿੱਤਾ। ਉਨੀ ਸੌ ਸੰਤਾਲੀ ਈਸਵੀ ਵਿਚ ਭਾਰਤ-ਪਾਕਿਸਤਾਨ ਦੀ ਵੰਡ ਹੋਣ ਕਾਰਨ ਪੰਜਾਬ ਵੀ ਦੋ ਭਾਗਾਂ ਵਿਚ ਵੰਡਿਆ ਗਿਆ। ਪਾਕਿਸਤਾਨ ਦੇ ਹਿੱਸੇ ਆਏ ਪੰਜਾਬ ਜਿਸ ਵਿਚ ਜੇਹਲਮ,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 ਆਜਾਦੀ ਤੋਂ ਬਾਅਦ ਤੱਕ ਵੀ ਪੰਜਾਬ ਦੀਆਂ ਸੀਮਾਵਾਂ ਵਿੱਚ ਲਗਾਤਾਰ ਤਬਦੀਲੀ ਹੁੰਦੀ ਰਹੀ ਹੈ। ਰਿਗਵੇਦ ਦੇ ਸਮੇਂ ਸਿੰਧੂ ਨਦੀ ਤੋਂ ਸਰਸਵਤੀ ਨਦੀ ਦੇ ਵਿਚਕਾਰ ਦਾ ਖੇਤਰ ਸਪਤ ਸਿੰਧੂ ਪੰਜਾਬ ਵੀ ਸ਼ਾਮਲ ਸੀ। ਚੰਦਰ ਗੁਪਤ ਮੌਰੀਆ ਨੇ ਪੱਛਮ ਵੱਲ ਅਫਗਾਨਿਸਤਾਨ ਅਤੇ ਬਲੋਚਿਸਤਾਨ ਦੇ ਖੇਤਰਾਂ ਤੱਕ ਆਪਣੇ ਰਾਜ ਦਾ ਵਿਸਥਾਰ ਕਰਕੇ ਪੰਜਾਬ ਦੀਆਂ ਸੀਮਾਵਾਂ ਨੂੰ ਹਿੰਦੂਕੁਸ਼ ਦੀਆਂ ਪਹਾੜਾਂ ਤੱਕ ਪਹੁੰਚਾ ਦਿੱਤਾ ਤੇ ਤਕਸ਼ੀਲਾ ਵੀ ਪੰਜਾਬ ਦਾ ਹਿੱਸਾ ਬਣ ਗਿਆ। ਸਿੰਧੀ, ਬਾਖਤਰੀ ਅਤੇ ਹਿੰਦੀ ਫਾਰਸੀ ਰਾਜਾਂ ਦੇ ਸਮੇਂ ਪੰਜਾਬ ਦੀ ਸੀਮਾ ਅਫਗਾਨਿਸਤਾਨ

ਅਠਾਰਾਂ ਸੌ ਸਤਵੰਜਾ ਈਸਵੀ ਦੇ ਵਿਦਰੋਹ ਤੋਂ ਬਾਅਦ ਦਿੱਲੀ ਸਤਲੁਜ ਨਦੀ ਤੋਂ ਜਮੁਨਾ ਨਦੀ ਤੱਕ ਦੇ ਇਲਾਕੇ ਨੂੰ ਵੀ ਪੰਜਾਬ ਦਾ ਹਿੱਸਾ ਬਣਾ ਦਿੱਤਾ ਗਿਆ। ਉਨੀ ਸੌ ਇੱਕ ਈਸਵੀ ਵਿੱਚ Lord Curzon ਨੇ ਪੱਛਮੀ ਵੱਲ ਨਦੀ ਤੋਂ ਪਾਰ ਦੇ ਇਲਾਕੇ ਨੂੰ ਪੰਜਾਬ ਨਾਲੋਂ ਵੱਖਰਾ ਕਰਕੇ ਉਤਮ ਅਹ ਉਤਰ ਭਾਰਤੀ ਪੱਛਮੀ ਸਰਹੱਦੀ ਸੂਬਾ ਬਣਾ ਦਿੱਤਾ। ਉਨੀ ਸੌ ਗਿਆਰਾਂ ਈਸਵੀ ਵਿੱਚ Lord Hardinge ਨੂੰ ਪੂਰਬ ਵੱਲ ਨਦੀ ਤੋਂ ਜਮੁਨਾ ਨਦੀ ਦੇ ਇਲਾਕੇ ਨੂੰ ਇਕ ਵਾਰ ਫਿਰ ਪੰਜਾਬ ਨਾਲੋਂ ਵੱਖਰਾ ਕਰਕੇ ਦਿੱਲੀ ਨੂੰ ਹਿੰਦੂਸਤਾਨ ਦੀ ਰਾਜਧਾਨੀ ਬਣਾ ਦਿੱਤਾ। ਇਸ ਤਰ੍ਹਾਂ ਇਤਿਹਾਸ ਵਿੱਚ ਪੰਜਾਬ ਪਹਿਲੀ ਵਾਰ ਸਹੀ ਅਰਥਾਂ ਵਿੱਚ ਪੰਜ ਨਦੀਆਂ ਦੀ ਧਰਤੀ ਦੇ ਸਰੂਪ ਵਿੱਚ ਆਇਆ। ਉਨੀ ਸੌ ਸੰਤਾਲੀ ਈਸਵੀ ਵਿਚ ਭਾਰਤ ਦੀ ਆਜਾਦੀ ਸਮੇਂ ਪੰਜਾਬ ਦੀ ਫਿਰ ਵੰਡ ਹੋਈ। ਪੰਜਾਬ ਦਾ ਪੱਛਮੀ ਹਿੱਸਾ ਜੋ ਕਿ ਮੁਸਲਮਾਨ ਬਹੁਗਿਣਤੀ ਵਾਲਾ ਇਲਾਕਾ ਸੀ, ਨਵੇਂ ਬਣੇ ਦੇਸ਼ ਪਾਕਿਸਤਾਨ ਵਿੱਚ ਚਲਾ ਗਿਆ ਅਤੇ ਪੂਰਬੀ ਹਿੱਸਾ ਭਾਰਤ ਵੰਡ ਅਹ ਭਾਰਤ ਵਿੱਚ ਹੀ ਰਹਿ ਗਿਆ। ਉਸ ਸਮੇਂ ਪੰਜਾਬ ਦੇ ਉੱਨਤੀ ਜ਼ਿਲ੍ਹਿਆਂ ਵਿੱਚੋਂ ਸੌਲਾਂ ਜ਼ਿਲ੍ਹੇ ਪਾਕਿਸਤਾਨ ਪੰਜਾਬ ਅਤੇ ਤੇਰਾਂ ਜ਼ਿਲ੍ਹੇ ਭਾਰਤ ਅਹ ਭਾਰਤੀ ਪੰਜਾਬ ਦੇ ਹਿੱਸੇ ਆਏ। ਉਨੀ ਸੌ ਛਪੰਜਾ ਈਸਵੀ ਵਿੱਚ ਰਾਜ

ਉਨੀ ਸੌ ਛਿਆਹਠ ਈਸਵੀ ਨੂੰ ਭਾਸ਼ਾ ਦੇ ਆਧਾਰ ਤੇ ਹੋਏ ਰਾਜ ਦੇ ਪੁਨਰਗਠਨ ਦੀ ਮੰਗ ਨੂੰ ਲੈ ਕੇ ਪੰਜਾਬ ਦੀ ਵੰਡ ਕਰਕੇ ਇਕ ਨਵਾਂ ਰਾਜ ਹਰਿਆਣਾ ਬਣਾ ਦਿੱਤਾ ਗਿਆ ਤੇ ਪੰਜਾਬ ਦਾ ਕੁਝ ਪਹਾੜੀ ਹਿੱਸਾ ਹਿਮਾਚਲ ਪ੍ਰਦੇਸ਼ ਵਿੱਚ ਮਿਲਾ ਦਿੱਤਾ ਗਿਆ। ਇਸ ਵੰਡ ਤੋਂ ਬਾਅਦ ਹੀ ਵਰਤਮਾਨ ਪੰਜਾਬ ਦੀ ਸਥਾਪਨਾ ਆਜਾਦ ਭਾਰਤੀ ਪੰਜਾਬ ਵਿੱਚ ਅੰਬਾਲਾ, ਅੰਮ੍ਰਿਤਸਰ, ਬਠਿੰਡਾ, ਫਿਰੋਜਪੁਰ, ਜਲੰਧਰ, ਗੁਰਦਾਸਪੁਰ, ਗੁੜਗਾਉਂ, ਗੁਰੂਗ੍ਰਾਮ, ਹਿਸਾਰ, ਹੁਸ਼ਿਆਰਪੁਰ, ਕਾਂਗੜਾ, ਕਪੂਰਥਲਾ, ਮਹੇਂਦਰਗੜ੍ਹ ਪਟਿਆਲਾ, ਰੋਹਤਕ, ਸੰਗਰੂਰ ਅਤੇ ਸ਼ਿਮਲਾ ਜ਼ਿਲ੍ਹੇ ਸ਼ਾਮਲ ਕੀਤੇ ਗਏ। ਨਵੰਬਰ ਉਨੀ ਸੌ ਸੌਲਾ ਨੂੰ ਪੰਜਾਬ ਦੀ ਵੰਡ ਵਿੱਚ ਜ਼ਿਲ੍ਹਾ ਅੰਬਾਲਾ, ਕਰਨਾਲ ਰੋਹਤਕ ਹਿਸਾਰ, ਗੁੜਗਾਉਂ, ਮਹੇਂਦਰਗੜ੍ਹ ਤੇ ਜਿੰਦ, ਹਿਸਾਰ ਦੇ ਇਲਾਕੇ ਹਰਿਆਣਾ ਜ਼ਿਲ੍ਹੇ ਦੇ ਹਿੱਸੇ ਆਏ। ਜ਼ਿਲ੍ਹਾ ਸ਼ਿਮਲਾ, ਕਾਂਗੜਾ ਅਤੇ ਉਨਾ ਤਹਿਸੀਲ ਉਸ ਸਮੇਂ ਦੇ ਕਰਦੇ ਕੇਂਦਰ ਸ਼ਾਸਿਤ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੇ ਹਿੱਸੇ ਆਏ। ਕੀ ਤੁਸੀਂ ਜਾਣਦੇ ਹੋ ਪੰਜਾਬ ਦੀਆਂ ਉਪਭਾਸ਼ਾਵਾਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੇ ਸਰਵੇਖਣ ਮੁਤਾਬਕ ਪੰਜਾਬ ਦੀਆਂ ਕੁੱਲ ਅਠਾਈ ਭਾਸ਼ਾਵਾਂ ਹਨ। ਇਹਨਾਂ ਵਿੱਚੋਂ ਭਾਰਤੀ ਪੰਜਾਬ ਦੀਆਂ ਮੁੱਖ ਉਪ ਭਾਸ਼ਾਵਾਂ ਮਾਝੀ, ਦੁਆਬੀ, ਮਲਵਈ, ਪੁਆਧੀ ਅਤੇ ਡੋਗਰੀ ਹਨ।

ਇਸ ਭਾਸ਼ਾ ਦੇ ਸਭ ਤੋਂ ਨੇੜੇ ਹੈ। ਦੁਆਬੀ ਉਪਭਾਸ਼ਾ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਫਿਰੋਜਪੁਰ, ਫਾਜਿਲਕਾ, ਫਰੀਦਕੋਟ, ਸ਼੍ਰੀ ਮੁਕਤਸਰ ਅਹ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਲੁਧਿਆਣਾ ਜ਼ਿਲ੍ਹੇ ਮਲਵਈ ਉਪਭਾਸ਼ਾ ਦੇ ਖੇਤਰ ਹਨ। ਰੋਪੜ, ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹੇ ਪੁਆਧੀ ਉਪਭਾਸ਼ਾ ਦੇ ਖੇਤਰ ਹਨ। ਡੋਗਰੀ ਭਾਸ਼ਾ ਜੰਮੂ ਅਤੇ ਕਸ਼ਮੀਰ ਪ੍ਰਾਂਤ ਦੇ ਜੰਮੂ ਖੇਤਰ ਦੀ ਬੋਲੀ ਹੈ। ਪੰਜਾਬ ਅਹ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਸੀਂ ਜਿਸ ਪੰਜਾਬ ਦੇ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਅਧਿਐਨ ਕਰ ਰਹੇ ਹਾਂ, ਉਹ ਸਿੰਧ ਨਦੀ ਅਤੇ ਜਮੁਨੀ ਨਦੀ ਦੇ ਵਿਚਕਾਰ ਦਾ ਇਲਾਕਾ ਹੈ। ਇਸ ਦੇ ਉੱਤਰ ਵਿੱਚ ਹਿਮਾਲਾ ਪਰਬਤ, ਉੱਤਰ ਪੱਛਮ ਵਿੱਚ ਸੁਲੇਮਾਨ ਅਤੇ ਕਿਰਥਾਰ ਦੀਆਂ ਪਰਬਤ ਲੜੀਆਂ, ਪੂਰਬ ਵਿੱਚ ਜਮੁਨਾ ਨਦੀ ਅਤੇ ਦੱਖਣ ਵਿੱਚ ਸਿੰਧ ਨਦੀ ਰਾਜਸਥਾਨ ਦਾ ਥਾਰ ਮਾਰੂਥਲ ਅਹ ਹੈ। ਭੂਗੋਲਿਕ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ ਤਿੰਨ ਭਾਗਾਂ ਵਿੱਚ ਵੰਡਿਆਂ ਜਾ ਸਕਦਾ ਹੈ।

ਪੰਜਾਬ ਵਿੱਚ ਸਤਲੁਜ ਦੇ ਅਤੇ ਜਮੁਨਾ ਨਦੀ ਦੇ ਵਿਚਕਾਰ ਵਿਸ਼ਾਲ ਮੈਦਾਨੀ ਇਲਾਕਾ ਹੈ ਜਿਸ ਨੂੰ ਮਾਲਵਾ ਅਤੇ ਬਾਂਗਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। thank you

Hello ਸਤਿ ਸ੍ਰੀ ਅਕਾਲ ਵੀਰ ਜੀ।

ਹਾਂ ਠੀਕ ਠਾਕ ਬੱਸ ਵਧੀਆ ਤੁਹੀਂ ਸੁਣਾਉ? ਵਧੀਆ ਵਧੀਆ ਹੋਰ ਕੋਈ ਗੱਲਬਾਤ। ਹਾਂ ਬੱਸ ਵਧੀਆ ਤੂੰ ਸੁਣਾ। ਵਧੀਆ ਚਾਹੀਦਾ।

ਹਾਂ ਵਧੀਆ ਵਧੀਆ, ਸੂਰਜ ਦੀ ਸੁਣਾ ਕਿਵੇਂ ਐ ਸੂਰਜ।

ਠਾਕਾ ਲੱਗਣਾ ਮੈਂ ਕਿਹਾ ਓਦਾ ਹੁਣ ਉਨੇ ਵ। ਉਨੇ ਕੋਈ ਬਾਹਰ ਦੀ ਕੋਈ ਕੁੜੀ ਪਸੰਦ ਕੀਤੀ ਸਾਨੂੰ ਲੱਗਦਾ ਓਦੇ ਨਾਲ ਵਿਆਹ ਕਰਾਉਣਾ। ਅੱਛਾ ਤੇ ਘਰਦੇ ਨੀ ਮੰਨਦੇ। ਘਰ ਦੇ ਮੰਨਣ ਨੀ ਦੇ, ਹੁਣ ਬੜਾ ਔਖਾ ਈ ਏ, ਔਖਾ ਜਿਹਾ ਹੀ ਹੈ ਘਰਦੇ ਨੀ ਮੰਨਣ ਦੇ।

ਆਹੋ ਉਹ ਕਹਿੰਦਾ ਅੰਜਲੀ ਨਾਲ ਕਰਾਉਣਾ ਵਿਆਹ।

ਹੁਣ ਵੇਖੋ ਹੁਣ ਉਦੇ ਨਾਲ ਹੀ ਕਰਾਉਣਾ ਹੁਣ ਇੰਨੇ। ਅੱਛਾ ਅੱਛਾ ਅੱਛਾ।

ਆ ਬਸ ਵਧੀਆ ਤੂੰ ਸੁਣਾ। ਵਧੀਆ, ਚੱਲ ਕਰਕੇ ਠਾ ਮਾਰੋ। ਆਹੋ ਹੁਣ ਕਰਨਾ ਹੀ ਪੈਣਾ, ਕਰਕੇ ਤੇ ਠਾ ਮਾਰਨਾ ਹੁਣ ਅੱਡ ਕਰ ਦੇਣਾ ਇਹਨੂੰ ਆਹੋ ਆਪਣੀ ਪਕਾਏ ਤੇ ਆਪਣੀ ਖਾਏ। ਆਹੋ ਵਿਆਹ ਕਰ ਦਿਉ ਨਾ ਪਹਿਲਾਂ ਤੇ ਫਿਰ ਅੱਡ ਕਰ ਦਿਉ। ਅਹ ਉੱਤੇ ਕਮਰਾ ਪਾਇਆ, ਕਮਰੇ ਪਾਏ ਐ ਤੇ ਆਪੇ ਇੰਨੇ ਰਹਿ ਉੱਥੇ ਉੱਤੇ ਇਨੂੰ ਘੱਲ ਦੇਣਾ। ਚੱਲ ਵਧੀਆ ਬਸ ਕਰਕੇ ਠਾ ਮਾਰੋ ਜਿਦਾ ਕੋਈ ਕਰਦਾ ਆ।

ਅਹ ਹੋਰ ਸਵੇਰੇ ਕਰਨਾ ਫੇਰ।

ਚੁੰਨੀ ਚੜਾ ਕੇ ਕਰੋਗੇ। love marriage ਈ ਆ ਚੁੰਨੀ ਚੜਾ ਕਰਕੇ ਠਾ ਮਾਰਨਾ। ਆਹੋ ਚੱਲ ਚਾਰ ਕ ਜਣੇ ਤੁਹੀਂ ਜਾਈਉ ਤੇ ਠਾ ਮਾਰੇ ਓ।

ਹਮ ਹੋਰ। ਆ ਹੈਪੀ ਇੱਥੇ ਜਿਹੜਾ ਸਾਡੇ ਚਾਚੇ ਦਾ ਮੁੰਡਾ ਉਨੇ ਵੀ ਏਦਾ ਕਰਾਇਆ। ਅੱਛਾ ਅੱਛਾ ਅੱਛਾ।